ਨਜ਼ਰ ਆ ਰਿਹਾ ਤੇ ਇਸ ਦੇ ਸਾਹਮਣੇ ਲੋਕ ਤੁਰਦੇ ਫਿਰਦੇ ਦਿਖਾਈ ਦੇ ਰਹੇ ਨੇ।

ਇਹ ਫੋਟੋ ਬੱਸ ਅੱਡੇ ਦੀ ਜੋ ਆਪਾਂ ਨੂੰ ਦਿਖਾਈ ਦੇ ਰਹੇ ਆ ਜਿਸ ਦੇ ਬਾਹਰ ਹਰੇ ਅਤੇ ਪੀਲੇ ਰੰਗ ਅਤੇ ਚਿੱਟੇ ਰੰਗ ਦੀਆਂ ਚ--

ਇਹ ਫੋਟੋਆਂ ਵਿੱਚ ਸਟੱਡੀ ਵਾਲਿਆਂ ਚੇਅਰ ਦਿਖਾਈ ਦੇ ਰਹੀਆ ਨੀਲੇ ਤੇ ਕਾਲੇ ਰੰਗ ਦੀਆਂ ਹਨ ਅਤੇ ਪਿੱਛੇ ਜੀ ਸਾਈਡ ਤੇ ਇੱਕ ਚਿੱਟੇ ਰੰਗ ਦੀ ਕੰਧ ਦਿਖਾਈ ਦੇ ਰਹੀ।

ਬਹੁਤ ਸਾਰੀਆਂ ਕਿਤਾਬਾਂ ਦੁਕਾਨ ਦੇ ਰੈਂਕ ਵਿੱਚ ਦਿਖਾਈ ਦੇ ਰਹੀਆਂ ਹਨ ਜੋ ਕੁਝ ਹੇਠਾਂ ਵੀ ਜੁੜੀਆਂ ਹੋਈਆਂ ਦਿਖਾਈ ਦੇ ਰਹੀ ਅਤੇ ਕੁਝ।

ਜਿਸ ਦੇ ਵਿਚਕਾਰ ਪਰਫੈਕਟ ਅਤੇ ਦਿਲ ਬਣਿਆ ਹੋਇਆ ਵੀ ਨਜ਼ਰ ਆਉਂਦਾ ਤੇ ਇਸ ਦੇ ਆਸੇ ਪਾਸੇ ਬਹੁਤ ਸਾਰੇ--

ਇਸ ਫ਼ੋਟੋ ਵਿੱਚ ਬੋਹੁਤ ਸਾਰੇ ਘੱਰ ਦਿਖਾਈ ਦੇ ਰਹੇ ਹਨ ਅਤੇ ਬੋਹੁਤ ਸਾਰੇ ਦ੍ਰਖਤ ਵੀ ਨਜ਼ਰ ਆਉਂਦੇ ਅਤੇ ਖੇਤਾਂ ਦਾ ਦ੍ਰਿਸ਼ਯ ਵੀ ਦਿਖਾਈ ਦੇ ਰਿਹਾ।

ਇਸ ਫੋਟੋ ਵਿੱਚ ਇੱਕ ਵਿਆਹ ਵਾਲੀ ਗੱਡੀ ਜਿਸ ਦੇ ਫੁੱਲ ਲੱਗੇ ਚਿੱਟੇ ਰੰਗ ਦੀ ਦਿਖਾਈ ਦੇ ਰਹੇ ਤੇ ਸਾਹਮਣੇ--

ਖੇਤਾਂ ਵਿੱਚ ਉੱਗਿਆ ਹੋਇਆ ਘਾਹ ਦਿਖਾਏ ਤੇ ਆਸੇ ਪਾਸੇ ਉੱਚੇ ਹਰੇ ਭਰੇ ਦਰਖਤ ਨਜ਼ਰ ਆ ਰਹੇ ਨੇ।

ਬਹੁਤ ਸਾਰੇ ਲੋਕ ਪਾਣੀ ਦੇ ਵਿੱਚ ਵੜੇ ਹੋਏ ਨਜ਼ਰ ਆ ਰਹੇ ਆ ਤੇ ਕੁਝ ਲੋਕ ਇਸ਼ਨਾਨ ਕਰ ਰਹੇ ਹਨ ਅਤੇ ਕੁਝ ਲੋਕ ਤੁਰੇ ਫਿਰਦੇ ਨਜ਼ਰ ਆਉਂਦੇ--

ਇਸ ਫੋਟੋ ਵਿੱਚ ਇੱਕ ਬੱਚਿਆਂ ਦੀ ਸਲਾਈਡ ਦਿਖਾਈ ਦੇ ਰਹੀ ਅਤੇ ਬਹੁਤ ਸਾਰੇ ਲੋਕ ਬੈਠੇ ਹੋਏ ਨਜ਼ਰ ਅਤੇ ਇੱਕ ਸਾਈਡ ਤੇ--

ਇਸ ਫੋਟੋ ਵਿੱਚ ਇੱਕ ਮਕਾਨ ਦਿਖਾਈ ਦੇ ਰਹੇ ਜਿਸ ਦੀਆਂ ਸੀਮੈਂਟ ਦੀਆਂ ਕੰਧਾਂ।

ਅਤੇ ਉੱਸ ਤੋਂ ਇਲਾਵਾ ਊਪਰ ਮੂਰਤੀਆਂ ਰੱਖੀਆਂ ਤੇ ਇੱਕ ਸਾਈਡ ਤੇ ਫੇਰ ਛੋਟੀਆਂ ਬਾਲਟੀਆਂ ਤੇ ਕੁਝ ਹੋਰ ਇਸ ਤਰਹਾਂ ਦਾ ਬੋਹੁਤ ਸਾਰਾ ਸਮਾਨ ਦਿਖਾਈ ਦੇ ਰਿਹਾ ਹੈ।